ਪ੍ਰਸਿੱਧ ਖੋਜੀ ਡਾਕਟਰ ਮੋਹਨ ਸਿੰਘ ਨੇ ਬਾਬਾ ਵਜੀਦ ਜੀ ਦਾ ਸਮਾਂ ਪੰਦਰਾਂ ਸੌ ਪੰਜਾਹ ਈਸਵੀ ਤੋਂ ਸੌਲਾਂ ਸੌ ਪੰਜਾਹ ਈਸਵੀ ਮਿਥਿਆ ਹੈ। ਉਸ ਨੇ ਵਜੀਦ ਜੀ ਨੂੰ ਜਲੰਧਰ ਦਾ ਜੰਮਪਲ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

ਸੋਲਵੀ ਸਦੀ ਦੇ ਮੱਧ ਦਾ ਦੱਸਿਆ ਹੈ ਉਹਨਾਂ ਅਨੁਸਾਰ ਬਾਯਜੀਦ ਇੱਕ ਮਹਾਤਮਾ ਸਾਧੂ ਸੀ ਜੋ ਬਮਾਚਲ ਬਸਾ~ ਬਸ

ਮੁਲਕ ਫਾਰਿਸ ਵਿੱਚ ਰਹਿੰਦਾ ਸੀ। ਇਹ ਪਹਿਲਾ ਪੱਕਾ ਮੁਸਲਮਾਨ ਸੀ। ਪਰ ਪਿਛੋ ਵੇਦਾਂਤੀਆਂ ਦੀ ਸੰਗਤ ਅਪਣਾ ਲਈ। ਇਨ੍ਹਾਂ ਦੇ ਚੇਲੇ ਰੋਸਨੀ ਕਰਾਉਦੇ ਸਨ, ਕਰਾਉਂਦੇ ਹਨ। ਮੈਲਾਂ ਬਖ਼ਸ਼ ਕੁਸ਼ਤਾ ਇਨ੍ਹਾਂ ਨੂੰ ਕਾਬਲ ਦੇ ਜੰਮੇ ਮੰਨਦੇ ਅਤੇ ਕਹਿੰਦੇ ਹਨ ਕਿ ਇਹ ਉਥੇ ਕਿਸੇ ਹਿੰਦੁਸਤਾਨੀ ਸਾਧੂ ਦੀ ਸੰਗਤ ਕਰਕੇ ਸੰਸਾਰ ਤੋਂ ਉਪਰਾਮ ਹੋ ਗਏ ਅਤੇ ਮਥਰਾ ਆ ਕੇ ਭਾਰਤੀ ਧਰਮਾਂ ਦਾ ਅਧਿਐਨ ਕਰਨ ਲੱਗੇ। ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਇੱਕ ਰਵਾਇਤ ਹਾਂਜੀ, ਜੀ ਅੱਗੇ ਦੱਸਿਓ, ਇਹ ਵੀ ਸੁਣੀਂਦੀ ਹੈ ਕਿ ਇਹ ਸੱਯਦ ਹਾਸ਼ਮਸ਼ਾਹ ਦਾ ਦੇ ਮਾਮਾ ਸਨ। ਇਸ ਪ੍ਰਕਾਰ ਆਪ ਦੇ ਜਨਮ ਬਾਰੇ ਵਿਦਵਾਨਾਂ ਵਿੱਚ ਮਤਭੇਦ ਪਾਏ ਜਾਂਦੇ ਹਨ। ਸਭ ਨੇ ਜਨਮ ਦਾ ਸਮਾਂ ਵੱਖਰਾ-ਵੱਖਰਾ ਦੱਸਿਆ ਹੈ। ਬਾਬਾ ਵਜੀਦ ਜੀ ਦੀ ਕਵਿਤਾ ਨੂੰ ਹਮ ਅਮ ਹਾਸ-ਹਮ ਹਾਸ-ਹਸ ਦੀ ਧਾਰਾ ਵੀ ਗਿਣਿਆ ਜਾਂਦਾ ਹੈ। ਨੂੰ ਰੱਬ ਦੀ ਖੇਡ ਕਰਕੇ ਦਰਸਾਇਆ ਹੈ ਪਰ ਇਸ ਨੂੰ ਅਜਿਹੇ ਵਿਅੰਗ ਭਰੇ ਢੰਗ ਨਾਲ ਬਿਆਨਿਆ ਗਿਆ ਹੈ ਕਿ ਬਦੋ-ਬਦੀ ਨਿਮ੍ਹੀ ਜਿਹੀ ਹਾਸੀ ਮੂੰਹ ਤੇ ਆਂ ਜਾਂਦੀ ਹੈ। ਮੂਰਖ ਨੂੰ ਅਸਵਾਰੀ ਹਾਥੀ ਘੋੜਿਆਂ। ਪੰਡਤ, ਪੀਰ ਪਿਆਦੇ, ਪਾਟੇ ਜੋੜਿਆਂ। ਕਰਦਾ ਸੁਘੜ ਮਜ਼ੂਰੀ, ਮੂਰਖ ਦੇ ਘਰ ਜਾਇ। ਵਜੀਦਾ ਕੌਣ ਸਾਹਿਬ ਨੂੰ ਆਖੇ, ਇੰਝ ਨਹੀਂ ਇੰਝ ਕਰ। ਸਿੱਖਿਆ ਰਾਮਾ ਕ੍ਰਿਸ਼ਨ ਲਾਜਵੰਤੀ ਆਪਣੀ ਪੁਸਤਕ ਪੰਜਾਬੀ ਸੂਫ਼ੀ ਪੋਇਟਸ ਦੀ ਭੂਮਿਕਾ ਵਿੱਚ ਕਹਿੰਦੀ ਹੈ ਕਿ

ਵਜੀਦ ਜੀ ਨੇ ਭਾਰਤ ਆ ਕੇ ਸਿੱਧ ਦੇ ਆਪਣੇ ਗੁਰੂ ਪਾਸੋ ਰੂਹਾਨੀ ਸਿੱਖਿਆ ਪ੍ਰਾਪਤ ਕੀਤੀ ਸੀ। ਇਸ ਤੋਂ ਇਲਾਵਾ ਆਪ ਨੇ ਭਾਰਤ ਵਿੱਚ ਰਹਿ ਕੇ ਅਨੇਕਾਂ ਯੋਗ ਸੰਬੰਧੀ ਕਿਰਿਆਵਾਂ ਹਾਸਿਲ ਕੀਤੀਆਂ ਆਪ ਨੇ ਮੂਲ ਰੂਪ ਵਿੱਚ

ਹਾਂਜੀ ਉਹਨਾ ਦੀ ਰਚਨਾ ਬਾਰੇ ਜਾਣਕਾਰੀ ਦਿਓ

ਵਜੀਦ ਜੀ ਦੀ ਰਚਨਾ ਪੰਜਾਬੀ ਅਤੇ ਹਿੰਦੀ ਦੋਹਾਂ ਭਾਸਾਵਾਂ ਵਿੱਚ ਹੀ ਮਿਲਦੀ ਹੈ। ਹਿੰਦ ਵਿੱਚ, ਹਿੰਦੀ ਵਿੱਚ ਇੱਕ ਸੌ ਪੰਜਾਹ ਦੇ ਲਗਭਗ ਅੜਿੱਲ ਮਿਲਦੇ ਹਨ। ਆਪ ਦੀ ਰਚਨਾ ਨੂੰ ਹਿੰਦੀ ਵਿੱਚ ਅੜਿੱਲ ਕਿਹਾ ਜਾਂਦਾ ਹੈ। ਪੰਜਾਬੀ ਵਿੱਚ ਚਉਤੁਕੇ ਪਦਾਂ ਵਾਲੀ ਰਚਨਾ ਨੂੰ ਸੋਲਕ ਕਿਹਾ ਜਾਂਦਾ ਰਿਹਾ ਹੈ। ਜਿਹਨਾਂ ਦੇ ਅੰਤ ਵਿੱਚ ਵਜੀਦਾ

ਨੇ ਵਜੀਦ ਦੀ ਰਚਨਾ ਦਾ ਵੇਰਵਾ ਇਸ ਪ੍ਰਕਾਰ ਦਿੱਤਾ ਹੈ

ਪਦਮ ਨੇ ਆਪਣੀ ਪੁਸਤਕ ਬਾਬਾ ਫਰੀਦ ਵਿੱਚ ਇੱਕ ਸੌ ਪੈਂਤੀ ਅੜਿੱਲ ਵਿੱਚ ਸ਼ਾਮਿਲ ਕੀਤੇ ਹਨ, ਇਸ ਤੋਂ ਇਲਾਵਾ ਰਚਿਤ ਚੋਦਾਂ ਗ੍ਰੰਥ ਵੀ ਦੱਸੇ ਦੱਸੇ ਹਨ ਜਿਹਨਾਂ ਵਿੱਚ ਉਤਪ~ ਉਤਪਤੀਨਾਮਾ, ਰਜ ਅਮ ਗਰਜਨਾਮਾ, ਪ੍ਰੇਮ ਨਾਮਾ ਤੇ ਗੁਣਨਾਮ ਮਾਲ ਆਦਿ ਆਉਤਂਦੇ ਹਨ ਥਾਂ ਇੱਕਠਾ ਕੀਤਾ। ਅੱਠ ਵਜੀਦ ਨੇ ਹਿੰਦੀ ਵਿੱਚ ਚੋਦਾਂ ਪੁਸਤਕਾ ਲਿਖੀਆਂ। ਵਜੀਦ ਦੀ ਕਵਿਤਾ ਦੀ ਸੁਰ ਅਤੇ ਮੁਹਾਮ~ ਅਹ ਮੁਹਾਵਰਾ ਮੱਧਕਾਲੀ ਅਧਿਆਤਮਕਤਾ ਵਾਲਾ ਹੀ ਹੈ। ਪਰ ਤਾਂ ਵੀ ਇਹ ਅਜਿਹੀ ਅਧਿਆਤਮਕਤਾ ਹੈ ਜਿਹੜੀ ਸਮਾਜਿਕ ਸਮੱਸਿਆਵਾਂ ਬਾਰੇ ਸੁਚੇਤ ਦ੍ਰਿਸ਼ਟੀ ਨੂੰ

ਹਾਂਜੀ, ਜੀ ਜੀਵਨ ਨਾਲ ਜੁੜੀ ਇੱਕ ਘਟਨਾ ਬਾਰੇ ਜਾਣਕਾਰੀ ਦਿਓ। ਜ਼ਰੂਰ ਜੀ ਬਾਬਾ ਵਜੀਦ ਇੱਕ ਦਿਨ ਸ਼ਿਕਾਰ ਗਏ ਤਾਂ ਇੱਕ ਹਰਨੀ ਇਨ੍ਹਾਂ ਦੇ ਤੀਰ ਨਾਲ ਘਾਇਲ ਹੋ ਕੇ ਦਮ ਤੋੜ ਗਈ ਅਤੇ ਉਸਦੇ ਪੇਟ ਵਿਚੋਂ ਨਿਕਲੇ ਬੱਚੇ ਜੋ ਤੜਫ-ਤੜਫ ਕੇ ਦਮ ਤੋੜ ਗਏ। ਵਜੀਦ ਉੱਤੇ ਇਸ ਦਾ ਡਾ~ ਡਾਢਾ

ਪਹਿਲਾ ਬਲਵਾਨ ਜੋਧੇ ਪਠਾਣ ਸਨ, ਉਥੇ ਹੁਣ ਬੇ-ਹਥਿਆਰ ਹੋ ਕੇ ਬਿਲਕੁਲ ਨਿਮਾਣੇ ਨਿਤਾਣੇ ਜਿਹੇ ਹੋ ਗਏ। ਹਾਂਜੀ ਜੀ, ਵਜੀਦਾ ਜਬ ਹੋਤੇ ਪੂਤ ਅਫਗਾਨ ਕੇ, ਤਬ ਦੇਤੇ ਦਸਤੇ ਮੋੜ, ਅਬ ਸ਼ਰਣ ਪਰੇ ਰਘੁਨਾਥ ਕੀਤ, ਸਕਹਿ ਨ ਤਿਨਕਾ ਤੋੜ, ਸੂਫ਼ੀ ਅਨੁਭਵ, ਇਸ ਬਾਰੇ ਜਾਣਕਾਰੀ ਦਿਓ, ਹਾਂਜੀ ਜੀ ਜ਼ਰੂਰ ਸੂਫ਼ੀ ਅਨੁਭਵ ਤੋਂ ਭਾਵ ਹੈ ਵਜੀਦ ਜੀ ਦਾ ਅਧਿਆਤਮਿਕਤਾ ਅਨੁਭਵ ਜਾਂ ਰਹੱਸਵਾਦੀ ਅਨੁਭਵ ਹੈ। ਇਹ ਕਾਵਿ ਅਨੁਭਵ ਵੀ ਹੈ ਕਿਉਂਕਿ ਇਹ ਕਵੀ ਵਲੋਂ ਵੀ ਭੂਮਿਕਾ ਨਿਭਾਉਦੇ ਹਨ। ਇਹ ਅਨੁਭਵ ਉਹਨਾਂ ਦਾ ਜੀਵਨ ਅਨੁਭਵ ਕਿਹਾ ਜਾਂ ਸਕਦਾ ਹੈ ਕਿਉਂਕਿ ਉਹ ਜਿਉਦੇ ਵਸਦੇ ਰਹਿੰਦੇ ਸਮਾਜ ਵਿੱਚ ਵਿਚਾਰਦੇ ਲੋਕਾ ਨੂੰ ਪ੍ਰੇਰਦੇ ਉਪਦੇਸ਼ ਦੇ ਸਨ। ਇਸ ਲਈ ਉਹਨਾਂ ਦਾ ਅਨੁਭਵ ਸਦਾ ਚਾਰਕ ਅਨੁਭਵ ਵੀ ਹੋ ਨਿਬੜਦਾ ਹੈ। ਸੂਫ਼ੀਮਤ ਵਿੱਚ ਪ੍ਰੇਮ ਭਗਤੀ ਦਾ ਸੰਕਲਪ ਲਿਆਂਦਾ ਗਿਆ ਹੈ,

ਹਾਂਜੀ ਜੀ ਅੱਗੇ ਦੱਸੋ, ਵਜੀਦ ਜੀ ਦੀ ਪ੍ਰੇਮਾ ਭਗਤੀ ਕਰਨ ਕਈ ਰੂਪਾਂ ਵਿੱਚ ਪ੍ਰਗਟ ਹੋਈ ਹੈ ਜਿਵੇਂ- ਨਿਮ ਨੀਹ ਨਿਸ ਨੀਹ ਆਵੇ ਨੀਂਦ, ਅੰਨ ਨਹਿੰ ਖਾਤ ਹੈ। ਪਲ ਪਲ ਪਰੈ ਨ ਚੈਨ, ਜੀਅ ਇਹ ਜਾਤ ਹੈ। ਤੁਸੀਂ ਤਰੁਵਰ ਹਮ ਛਾਂਹ, ਫੇਰ ਕਿਉਂ ਕੀਜੀਏ। ਵਜੀਦਾ ਘਰ ਪਰ ਅੰਤਰ ਖੋਲ ਕਿ ਦਰਸ਼ਨ ਦੀਜੀਏ। ਵਜੀਦਾ ਜੀ ਅਨੁਭਵੀ ਸੂਫ਼ੀ ਕਵੀ ਹਨ ਜਿਹਨਾਂ ਨੇ ਰਹਾ ਰੱਬ ਨਾਲ ਅਭੇਦ ਅਭੇਦਤਾ ਪ੍ਰਾਪਤ ਕਰਨ ਲਈ ਇਸ਼ਕ ਦਾ ਰਾਹ ਫੜਿਆ। ਸੂਫ਼ੀਮਤ ਵਿਖ ਗੁੱਸੇ ਨੂੰ ਸਾਰੇ ਐਬਾਂ ਦੀ ਜੜ ਮੰਨਿਆਂ ਗਿਆ ਤਾਂ ਨਿਮਰਤਾ ਸੂਫ਼ੀ ਫਕੀਰਾਂ ਦਾ ਇੱਕ ਵੱਡਾ ਗੁਣ ਹੈ। ਹਾਂਜੀ ਜੀ ਕਿਵੇਂ ਲੱਗੀ,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 ਧੰਨਵਾਦ ਜੀ, ਧੰਨ

ਹਾਂਜੀ ਸਤਿ ਸ਼੍ਰੀ ਅਕਾਲ ਕਿਵੇਂ ਓ?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 ਬੱਸ ਵਧੀਆ ਵਧੀਆ

ਹਾਂਜੀ ਬਸ ਵਧੀਆ ਤੁਸੀਂ ਦੱਸੋ ਪਰਿਵਾਰ ਸਬ ਠੀਕ ਏ?

ਭਾਈ ਗੁਰਦਾਸ ਜੀ ਜਿਹੜੇ ਆ ਉਹਨਾਂ ਬਾਰੇ ਤੁਹਾਨੂੰ ਮੈ ਦੱਸ ਦਿੰਨੀ ਆ ਭਾਈ ਗੁਰਦਾਸ ਜੀ ਜਿਹੜੇ ਆ ਨਾ ਉਹਨਾਂ ਦਾ ਜਿਹੜਾ ਜਨਮ ਆ, ਉਹ ਪੰਜਾਬ ਦੇ ਇਕ ਮਤਲਬ ਕਿ ਕਹਿ ਸਕਦੇ ਓ ਕਿ ਪੰਦ੍ਰਹ ਸੌ ਕਵਿੰਜਾ ਨੂੰ ਹੋਇਆ ਹੀ ਤੇ ਪੰਜਾਬ ਦੇ ਪਿੰਡ ਗੋਇੰਦਵਾਲ ਸਾਹਿਬ ਵਿਖੇ ਭਾ~ ਪਿਤਾ ਸ਼੍ਰੀ ਭਾਈ ਦਤਾਰ ਚੰਦ ਭੱਲਾ, ਤੇ ਮਾਤਾ ਜਿਵਾਨੀ ਜੀ ਦੇ ਘਰ ਹੋਇਆ ਤੇ ਨਾ ਉਹ ਜਦੋਂ ਮਤਲਬ ਸਿਰਫ ਤਿੰਨ ਸਾਲ ਦੇ ਸਨ ਤੇ ਉਹਨਾਂ ਦੀ ਜਿਹੜੀ ਮਾਤਾ ਜੀ ਸੀ ਉਹਨਾਂ ਦਾ ਦੇਹਾਂਤ ਹੋਗਿਆ ਤੇ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 ਉਹਨਾਂ ਦਾ ਜਿਹੜਾ ਸੀ ਉਹ ਚਾਰ ਸਿੱਖ ਗੁਰੂਆਂ ਦੇ ਨਾਲ ਉਹਨਾਂ ਨੇ ਆਪਣਾ ਸਾਥ ਜਿਹੜਾ ਸੀ ਉਹ ਨਿਭਾਇਆ ਸੀ ਤੇ ਤੁਸੀਂ ਉਹਨਾਂ ਦਾ ਦੱਸ ਸਕਦੇ ਓ ਕਿ ਉਹਨਾਂ ਦਾ ਪਾਲਣ ਪੋਸ਼ਣ ਕਿਵੇਂ ਹੋਇਆ ਤੇ ਉਹਨਾਂ ਦਾ ਬਚਪਨ ਕਿਦਾਂ ਇਹ ਨ ਉਹਨਾਂ ਦਾ ਮਤਲਬ ਜਿਹੜਾ ਪਾਲਣ ਪੋਸ਼ਣ ਤੇ ਜਿਹੜਾ ਵਿਦਿਆ ਦਾ ਪ੍ਰਬੰਧ ਸੀ ਨਾ, ਉਹ ਮਤਲਬ ਕੀਤਾ ਸੀ ਆਪਣਾ ਅਹ ਗੁਰੂ ਜੀ ਜਿਹੜੇ ਸੀ ਨ ਅਮਰਦਾਸ ਜੀ, ਉਹਨਾਂ ਨੇ ਕੀਤਾ ਸੀ ਤੇ ਮਤਲਬ ਕਿ ਉਹਨਾਂ ਨੇ ਉਹਨਾਂ ਦਾ ਪਾਲਣ ਪੋਸ਼ਣ ਕੀਤਾ ਵਿਦਿਆ ਦਾ ਵੀ ਮਤਲਬ ਉਹਨਾਂ ਨੇ ਪ੍ਰਬੰਧ ਕੀਤਾ ਸੀ ਤੇ ਉਹਨਾਂ ਨੇ ਉਹਨਾਂ ਦੇ ਮਤਲਬ ਸਦਕੇ ਹੇਠ ਅਹ ਪੰਜਾਬੀ, ਹਿੰਦੀ, ਸੰਸਕ੍ਰਿਤ, ਤੇ ਜਿਹੜੀ ਬ੍ਰਿਜ ਭਾਸ਼ਾ ਆ ਉਹ ਮਤਲਬ ਉਹਨਾਂ ਦਾ ਗਿਆਨ ਹਾਸਿਲ ਕੀਤਾ ਤੇ ਉਹ ਮਤਲਬ ਸ਼੍ਰੀ ਗੁਰੂ ਅਮਰਦਾਸ ਜੀ ਦੇ ਮਤਲਬ ਤੋਂ ਪਿੱਛੋਂ ਜਿਹੜੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਤੇ ਫਿਰ ਬਾਣੀ ਕੇ ਬੋਹਿਥ ਜਿਹੜੇ ਸ਼੍ਰੀ ਅਰਜਨ ਦੇਵ ਜੀ ਦੀ ਮਤਲਬ ਸੀਯੋਗ ਅਗਵਾਈ ਦੇ ਹੇਠਾਂ, ਆਗਰਾ ਤੇ ਕਾਸ਼ੀ ਵਿਖੇ ਰਹਿ ਕੇ, ਉਸ ਇਲਾਕੇ ਦੇ ਵਿਚ, ਗੁਰੁਮਤ ਦਾ ਪ੍ਰਚਾਰ ਕਰਿਆ ਕਰਦੇ ਸੀ।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 ਗੁਰੂ ਸਾਹਿਬ ਜਿਹੜੇ ਮਤਲਬ ਜਿਹੜੇ ਭਾਈ ਗੁਰਦਾਸ ਜੀ ਸੀ ਨਾ, ਉਹ ਰਿਸ਼ਤੇਦਾਰੀ ਕਰਕੇ ਤੀਜੇ ਪਾਤਸ਼ਾਹ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਜੀ ਦੇ ਭਤੀਜੇ ਤੇ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਅਹ ਮਾਮਾ ਜੀ ਲਗਦੇ ਸੀ ਇਹ ਰਿਸ਼ਤੇਦਾਰੀ

ਪਹਿਲੀ ਜਿਹੜੀ ਬੀੜ ਸਾਹਿਬ ਦੇ ਲਿਖਾਰੀ ਸੀ ਓਹਦਾ ਮਾਨ ਵੀ ਮਤਲਬ ਭਾਈ ਗੁਰਦਾਸ ਜੀ ਨੂੰ ਮਿਲਿਆ ਵਾ ਤੇ ਮਹਾਨਕਾਰ ਜਿਹੜਾ ਸੀ ਉਹ ਮਤਲਬ ਸ਼੍ਰੀ ਗੁਰੂ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 ਤੇ ਇਹਨਾਂ ਦਾ ਕਿ ਵਿਸ਼ੇਸ਼ ਯੋਗਦਾਨ ਰਿਹਾ?

ਸ਼੍ਰੀ ਗੁਰੂ ਅਰਜਨ ਦੇਵ ਜੀ ਵਿਰਾਜਮਾਨ ਸੀ ਤਾਂ ਜਿਹੜਾ ਉਹਨਾਂ ਦਾ ਮਤਲਬ ਭਰਾ ਸੀ ਪ੍ਰਿਥੀ ਚੰਦ, ਉਹ ਕਿ ਗੁਰਿਆਈ ਹਥਿਆਉਣ ਨਾਲ ਉਹ ਚਾਹੁੰਦਾ ਹੀ ਸੀ ਕਿ ਮੈਨੂੰ ਗੱਦੀ ਮਿਲਜੇ ਤੇ ਓਹਨੇ ਬੜਾ ਇਹਦੇ ਵਿਚ ਇਹਦੇ ਵਾਸਤੇ ਮਤਲਬ ਉਂਦੇ ਬੜੀ ਊਧਮ ਮਚਾਈ ਹੋਈ ਸੀ ਤੇ ਜਿਹੜੇ ਉਸ ਸਮੇਂ ਫਿਰ ਭਾਈ ਗੁਰਦਾਸ ਜੀ ਆਗਰੇ ਤੋਂ ਵਾਪਸ ਆ ਗਏ, ਤੇ ਉਹਨਾਂ ਨੇ ਅਮ੍ਰਿਤਸਰ ਪਹੁੰਚ ਕੇ ਨਾ ਪ੍ਰਿਥੀ ਚੰਦ ਦਾ ਕ੍ਰੋਧ ਸ਼ਾਂਤ ਕਰਨ ਦਾ ਯਤਨ ਕੀਤਾ ਤੇ ਮਤਲਬ ਆਪਣੀਆਂ ਵਾਰਾਂ ਵਿਚ ਉਹਨਾਂ ਨੇ

ਤੇ ਉਹਨਾਂ ਦੀ ਵਾਰਾਂ ਬਾਰੇ ਦੱਸ ਸਕਦੇ ਓ ਕਿ ਇਹਨਾਂ ਨੇ ਕਿਹੜੀਆਂ ਕਿਹੜੀਆਂ ਵਾਰਾਂ ਦਾ ਗਿਆਨ ਸੀਗਾ ਕੀ ਕੀ ਵਾਰਾਂ ਇਹਨਾਂ ਨੇ ਲਿਖੀਆਂ?

ਪੰਜਾਬੀ ਭਾਸ਼ਾ ਵਿਚ ਆ ਉਹਨਾਂ ਦੀ ਮਤਲਬ ਮਹਾਨ ਰਚਨਾ ਜਿਹੜੀ ਆ ਅਹ ਰਚਨਾ ਜਿਹੜੀਆਂ ਉਹ ਵਾਰਾਂ ਗਿਆਨਰਤਨਾਵਲੀ ਪੰਚਮ ਪਾਤਸ਼ਾਹ ਅਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਅਹ ਮਤਲਬ ਆਪ ਜੀ ਦੀ ਰਚਨਾ ਜਿਹੜੀ ਵਾਰਾਂ ਗਿਆਨਰਤਨਾਵਲੀ ਨੂੰ ਗੁਰਬਾਣੀ ਦੀ ਪੂੰਜੀ ਕਹਿ ਕੇ ਨਵਾਜਿਆ ਸਿੱਖ ਇਤਿਹਾਸ ਤੇ ਪੰਜਾਬੀ ਸਾਹਿਤ ਵਿਚ ਇਹਨਾਂ ਵਾਰਾਂ ਦਾ ਵਿਸ਼ੇਸ਼ ਸਥਾਨ ਆ ਤੇ ਗਿਣਤੀ ਵਿਚ ਇਹ ਵਾਰਾਂ ਜਿਹੜੀਆਂ ਵਾ ਉਹ ਚਾਲੀ ਆ ਤੇ ਉਹਨਾਂ ਵਿੱਚੋ ਜਿਹੜੀ ਕਤਾਲਵੀ ਵਾਰ ਆ, ਉਹ ਮਤਲਬ ਵਾਰ ਸ਼੍ਰੀ ਭਗੌਤੀ ਜੀ ਕੀ ਦੇ ਨਾਂ, ਦੇ ਨਾਂ ਨਾਲ ਪ੍ਰਸਿੱਧ ਆ ਅੱਛਾ ਤੇ ਗੁਰਬਾਣੀ ਦੀ ਪੂੰਜੀ ਕਿਹਨੂੰ ਕਿਹਾ ਗਿਆ ਹੈ? ਅਹ ਗੁਰਬਾਣੀ ਦੀ ਪੂੰਜੀ ਜਿਹੜੀ ਆ ਉਹ ਮਤਲਬ ਭਾਈ ਸਾਹਿਬ ਦੀਆਂ ਵਾਰਾਂ ਨੂੰ ਜਿਹੜੀ ਆ ਉਹ ਗੁਰਬਾਣੀ ਦੀ ਪੂੰਜੀ ਹੋਣ ਦਾ ਮਾਨ ਪ੍ਰਾਪਤ ਆ ਤੇ ਗੁਰਬਾਣੀ ਨੂੰ ਸਮਝਣ ਵਾਸਤੇ ਉਹਨਾਂ ਨੇ ਮਤਲਬ ਉਹਨਾਂ ਦੀ ਬਾਣੀ ਜਿਹੜੀ ਆ ਉਹ ਬਹੁਤ ਸਹਾਈ ਆ ਤੇ ਭਾਈ ਗੁਰਦਾਸ ਜੀ ਜਿਹੜੀਆਂ ਵਾਰਾਂ ਰਚੀਆਂ ਸੀਗੀਆਂ ਉਹਨਾਂ ਬਾਰੇ ਦਸ ਸਕਦੇ ਹੋ? ਕਿ ਪਹਿਲੀ ਵਾਰ ਕਿਹੜੀ ਸੀ ਤੇ ਦੂਜੀ ਕਿਹੜੀ ਸੀ? ਜੀ ਜੀ ਅਹ ਪਹਿਲੀ ਵਾਰ ਮਤਲਬ ਦੇਖੋ ਜਿਹੜੀ ਉਹਨਾਂ ਨੇ ਮਤਲਬ ਗੁਰਸਿੱਖੀ ਦੀ ਪ੍ਰਿਸ਼ਠ ਭੂਮੀ, ਇਤਿਹਾਸ ਦੇ ਮਹੱਤਵ ਦਾ ਗੁਣਗਾਣ ਕਰਦੀ ਆ ਵਾਰ ਦੀਆਂ ਬਾਈ ਪੌੜੀਆਂ ਵਿਚ ਸ੍ਰਿਸ਼ਟੀ ਦੀਆਂ ਰਚਨਾ ਜਿਹੜੀਆਂ ਉਹ ਮਨੁੱਖੀ ਜੂਨ ਦੀ ਸ਼੍ਰੇਸ਼ਠਤਾ ਚਾਰ ਯੁਗਾਂ ਦੀ ਸਥਾਪਨਾ ਕਲਯੁਗ ਵਿਚ ਲੋਕਾਂ ਦਾ ਅਚਾਰ ਵਿਹਾਰ,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 ਤੇ ਤੁਸੀਂ ਇਹ ਦੱਸ ਸਕਦੇ ਓ ਉਹਨਾਂ ਦੀ ਚੌਥੀ ਤੇ ਤੇਈਵੀਂ ਵਾਰ ਦੀ ਕੀ ਸੀ? ਹਾਂ ਦੋਵੇ ਵਾਰਾਂ ਵਿਚ ਇਹ ਦੱਸਿਆ ਗਿਆ ਵਾ ਕਿ ਪ੍ਰਭੂ ਦੀ ਦ੍ਰਿਸ਼ਟੀ ਵਿਚ ਜਿਹੜੇ ਆ ਸਾਰੇ ਮਤਲਬ ਇਕ ਬਰਾਬਰ ਆ ਕੋਈ ਛੋਟਾ ਨੀ ਕੋਈ ਵਡਾ ਨੀ ਆ ਕੋਈ ਕਿਛ ਕੋਈ ਅੰਤਰ ਨੀ ਹੈਗਾ, ਸਾਰੇ ਮਤਲਬ ਇਕ ਸਮਾਨ ਹੀ ਹੈ। ਠੀਕ ਆ ਤੇ ਮੈ ਸੁਣਿਆ ਗੁਰਮੁਖ ਦੇ ਜਿਹੜੇ ਗੁਣ ਸੀ ਤੇ ਲੱਛਣ ਬਾਰੇ ਵੀ ਕਿਸੀ ਬਾਣੀ ਅਹ ਕਿਸੀ ਵਾਰ ਵਿਚ ਦੱਸਿਆ ਗਿਆ ਤੇ ਉਹ ਕਿਹੜੀ ਵਾਰ ਉਹ ਮੇਰੇ ਖਿਆਲ ਪੰਜਵੀ ਵਾਰ,

ਮਤਲਬ ਜਿਹੜਾ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

ਕੀਰਤਨ ਸਰਵਣ ਕਰਨਾ, ਤੇ ਸ਼ਾਮ ਦੇ ਵੇਲੇ ਰਹਿਰਾਸ ਦਾ ਪਾਠ ਕਰਨਾ, ਰਾਤ ਸਮੇ ਕੀਤਰ ਕੀਰਤਨ ਸੋਹਲਾ ਦਾ ਜਿਹੜਾ ਕਿ ਉਹ ਪਾਠ ਕਰਨਾ, ਇਹ ਸਾਰੇ ਬਾਰੇ ਦੱਸਿਆ ਗਿਆ ਏ ਤੇ ਸੱਤਵੀਂ ਤੇ ਅੱਠਵੀਂ ਤੇ ਨੌਵੀਂ ਵਾਰ ਦੇ ਵਿੱਚ ਕੀ ਦੱਸਿਆ ਗਿਆ? ਸੱਤਵੀਂ ਵਾਰ ਵਿਚ ਇਹ ਦੱਸਿਆ ਗਿਆ ਵਾ ਕਿ ਗੁਰਮੁਖ ਵਿਅਕਤੀ ਜਿਹੜਾ ਆ ਉਹ ਹਰ ਸਥਿਤੀ ਤੇ ਪ੍ਰਵੇਸ਼ ਵਿਚ ਪ੍ਰਭੂ ਦੇ ਸਨਮੁਖ ਰਹਿੰਦਾ ਆ ਅੱਠਵੀਂ ਵਾਰ ਵਿਚ ਇਹ ਦੱਸਿਆ ਗਿਆ ਵਾ ਕਿ ਇਹ ਵਾਰ ਦੀਆਂ ਮਤਲਬ ਚੌਵੀ ਪੌੜੀਆਂ ਵਿਚੋਂ ਭਾਈ ਸਾਹਿਬ ਨੇ ਆਪਣੇ ਯੁਗ ਦੀਆਂ ਸਮਾਜਿਕ ਸਭਿਆਚਾਰ ਸਥਿਤੀਆਂ ਦਾ ਵਰਨਣ ਕੀਤਾ ਆ ਨੌਵੀਂ ਵਾਰ ਗੁਰੂ ਸਿੱਖੀ ਨੂੰ ਧਾਰਨ ਕਰਨਾ ਤੇ ਨਿਭਾਉਣਾ ਕੋਈ ਸੌਖਾ ਕੰਮ ਨੀ ਆ ਤੇ ਨੌਵੀਂ ਵਾਰ ਵਿਚ

ਤੇ ਦੱਸਵੀ ਤੇ ਗਿਆਰਵੀ ਵਾਰ ਦੱਸ ਹਾਂਜੀ ਇਸ ਵਾਰ ਦੀਆਂ ਜਿਹੜੀਆਂ ਤੇਈ ਪੌੜੀਆਂ ਦੇ ਵਿਚ ਭਾਈ ਸਾਹਿਬ ਭਾਰਤੀ ਇਤਿਹਾਸ ਮਿਥਿਹਾਸ ਵਿਚ ਹੋਏ ਭਗਤਾਂ ਦੇ ਜੀਵਨ ਵੇਰਵਿਆਂ ਨੂੰ ਬਿਆਨ ਕਰਦੇ ਹੋਏ ਭਗਤੀ ਭਾਵ ਦੇ ਵਿਭਿਨ ਧਰਾਤਲਾਂ ਨੂੰ ਦ੍ਰਿੜ੍ਹ ਕਰਵਾਉਂਦੇ ਹਨ ਤੇ ਭਗਤਾਂ ਵਿਚ ਜੈਦੇਵ, ਨਾਮਦੇਵ, ਤ੍ਰਿ~ ਤ੍ਰਿਲੋਚਨ ਧੰਨਾ, ਬੈਣੀ ਸੇਨ ਫ਼ਰੀਦ, ਰਵਿਦਾਸ ਕਬੀਰ, ਪੀਪਾ ਆਦਿ ਜਿਹੜੇ ਆ ਉਹ ਆਉਂਦੇ ਆ ਤੇ ਗਿਆਰਵੀਂ ਵਾਰ ਵਿਚ ਜਿਹੜੀ ਆ ਉਹ ਇਹਨਾਂ ਨੇ ਗੁਰੂ ਨਾਨਕ ਦੇਵ ਜੀ ਤੋਂ ਲੈਕੇ, ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਿਯ ਸਿੱਖਾਂ ਬਾਰੇ ਦੱਸਿਆ ਵਾ ਤੇ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 ਠੀਕ ਹੈ ਤੁਸੀਂ ਮੈਨੂੰ ਇੰਨੀ ਜਾਣਕਾਰੀ ਦਿੱਤੀ ਤੇ ਇੱਕ ਜਾਣਕਾਰੀ ਹੋਰ ਦੇ ਸਕਦੇ ਹੋ?

ਕੀ ਅਹ

ਮੈ ਤੁਹਾਨੂੰ ਇਹ ਦੱਸਦੀ ਆ ਕਿ ਜਿੱਦਾਂ

ਪਰਮਾਤਮਾ ਵੱਲੋਂ ਬਖਸ਼ੀ ਉਹਨਾਂ ਨੂੰ ਸ਼ਵਾਸਾਂ ਦੀ ਜਿਹੜੀ ਪੂੰਜੀ ਆ ਗੁਰੂ ਘਰ ਦੇ ਲੇਖੇ ਲਾਉਂਦਿਆਂ ਹੀ ਸੰਮਤ ਸੋਲਾਂ ਸੌ ਸਿਆਸੀ ਨੂੰ ਸ਼੍ਰੀ ਗੁਰੂ ਹਰਗੋਬਿੰਦ ਜੀ ਦੀ ਹਜੂਰੀ ਵਿਖੇ ਸਤਿਗੁਰੂ ਦੇ ਦਰਸ਼ਨ ਦੀਦਾਰ ਕਰਦਿਆਂ ਗੁਰਪੁਰੀ ਦਾ ਮਤਲਬ ਉਹ ਬਿਆਨਾ ਮਤਲਬ ਉਹਨਾਂ ਵੱਲ ਤੁਰ ਪਏ Okay thank you ਤੁਸੀਂ ਮੈਨੂੰ ਇੰਨੀ ਸਾਰੀ ਜਾਣਕਾਰੀ hello hello ਹਾਂਜੀ ਸਤ ਸ਼੍ਰੀ ਅਕਾਲ ਜੀ ਹਾਂਜੀ ਜੀ ਸਤ ਸ਼੍ਰੀ ਅਕਾਲ ਹੋਰ ਕੀ ਹਾਲ ਚਾਲ ਜੀ ਤੁਹਾਡਾ? ਵਧੀਆ ਜੀ ਵਧੀਆ ਤੁਸੀ ਦੱਸੋ ਜੀ ਹਾਂਜੀ ਜੀ ਆਪਾਂ ਵੀ ਵਧੀਆ ਜੀ ਹੋਰ ਜੀ ਘਰ ਪਰਿਵਾਰ ਕਿਦਾਂ ਸਾਰੇ? ਸਬ ਵਧੀਆ ਜੀ ਸਬ ਵਧੀਆ ਠੀਕ ਏ ਜੀ ਹੋਰ ਜੀ ਕੀ ਕਰ ਰੇ ਓ ਤੁਸੀਂ? ਬੱਸ ਵੇਲ਼ੇ ਬੈਠੇ ਸੀਗੇ ਜੀ ਠੀਕ ਏ ਜੀ ਮੈ ਵੀ free ਸੀ ਤੇ ਮੈ ਸੋਚਿਆ ਤੁਹਾਡੇ ਨਾਲ ਗੱਲਬਾਤ ਕਰ ਲਵਾਂ ਹਾਂਜੀ ਜਰੂਰ ਜੀ ਦੱਸ~ ਪੁਛੋ ਜੀ ਹਾਂਜੀ ਜੀ ਭਾਰਤ ਦੇ ਰਾਜ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ ਬਾਰੇ ਜਾਣਕਾਰੀ ਦਿਓ ਜੀ

ਪ੍ਰੰਸ਼ਕੀ ਮ~ ਮਕਸਦ ਲਈ ਭਾਰਤ ਨੂੰ ਛੋਟੇ ਹਿੱਸਿਆਂ ਵਿਚ ਵੰਡੀਆ ਗਿਆ ਹੈ ਜ਼ਿਆਦਾਤਰ ਹਿੱਸਿਆਂ ਨੂੰ ਰਾਜ ਯਾਂ ਪ੍ਰਾਂਤ ਕਿਹਾ ਜਾਂਦਾ ਹੈ ਅਤੇ ਕੁਛ ਹਿੱਸਿਆਂ ਨੂੰ ਕੇਂਦਰੀ ਸ਼ਾਸ਼ਤ ਪ੍ਰਦੇਸ਼ ਕਿਹਾ ਜਾਂਦਾ ਹੈ ਭਾਰਤ ਵਿਚ ਅਠਾਈ ਸੂਬੇ ਅਤੇ ਅੱਠ ਕੇਂਦਰੀ ਸ਼ਾਸ਼ਤ ਪ੍ਰਦੇਸ਼ ਹਨ ਇਹ ਜਿਲਿਆਂ ਅਤੇ

ਅਸਾਮ ਬਿਹਾਰ, ਛਤੀਸਗੜ੍ਹ, ਦਿੱਲੀ, ਗੋਆ, ਗੁਜਰਾਤ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਝਾਰਖੰਡ ਕਰਨਾਟਕ, ਕੇਰਲਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਮਨੀਪੁਰ, ਮੇਘਾਲਿਆ, ਮੀਜੋਰਮ, ਨਾਗਾਲੈਂਡ, ਉੜੀਸਾ, ਪੰਜਾਬ ਰਾਜਸਥਾਨ, ਸਿੱਕਮ, ਤਾਮਿਲ ਨਾਡੂ, ਤੇਲੰਗਾਨਾ, ਤ੍ਰਿਪੁਰਾ ਉੱਤਰਾਖੰਡ, ਉੱਤਰ ਪ੍ਰਦੇਸ਼ ਪੱਛਮੀ ਬੰਗਾਲ, ਅੰਡੇਮਾਨ ਅਤੇ ਨਿਕੇ~ ਨਿਕੋਬਾਰ ਦੀਪ ਸਮੂਹ, ਚੰਡੀਗੜ੍ਹ, ਦਾਦਰਾ ਅਤੇ ਨਗਰ ਹਵੇਲੀਦਮਨ ਅਤੇ ਦਿਓਲਕਸ਼ਦੀਪ, ਪੋਂਡੀਚਰੀ ਭਾਰਤੀ ਉਪ ਮਹਾ ਦੀਪ ਉੱਤੇ ਇਸ ਦੇ ਪੂਰੇ ਇਤਿਹਾਸ ਦੌਰਾਨ ਬਹੁਤ ਸਾਰੇ ਵੱਖ ਵੱਖ ਨਸਲੀ ਸਮੂਹਾਂ ਦਵਾਰਾ ਸ਼ਾਸ਼ਨ ਕੀਤਾ ਗਿਆ ਹੈ ਹਰ ਇਕ ਨੇ ਇਸ ਖੇਤਰ ਵਿਚ ਪ੍ਰਸ਼ਾਸ਼ਨਿਕ ਵੰਡ ਦੀਆਂ ਆਪਣੀਆਂ ਨੀਤੀਆਂ ਦੀ ਸਥਾਪਨਾ ਕੀਤੀ ਬ੍ਰਿਟਿਸ਼ ਰਾਜ ਨੇ ਜ਼ਿਆਦਾਤਰ ਮੁਗਲ ਸਾਮਰਾਜ ਦੇ ਸੰਬੰਧਕੀ ਢਾਂਚੇ ਨੂੰ ਬਰਕਰਾਰ ਰੱਖਿਆ ਭਾਰਤ ਨੂੰ ਪ੍ਰਾਂਤਾਂ ਜਿਸਨੂੰ residency ਵੀ ਕਿਹਾ ਜਾਂਦਾ ਹੈ ਵੀ ਵੰਡਿਆ ਗਿਆ ਸੀ ਸਿਧੇ ਤੌਰ ਤੇ ਬ੍ਰਿਟਿਸ਼ ਦਵਾਰਾ ਸ਼ਾਸ਼ਨ ਕੀਤਾ ਜਾਂਦਾ ਸੀ ਅਤੇ ਰਿਆਸਤਾਂ ਜੋ ਕਿ ਨਾਮਤਰ ਤੌਰ ਤੇ ਇਕ ਸਥਾਨਕ ਰਾਜਕੁਮਾਰ ਯਾ ਬ੍ਰਿਟਿਸ਼ ਸਾਮਰਾਜ ਦੇ ਵਫ਼ਾਦਾਰ ਰਾਜਾ ਦਵਾਰਾ ਨਿਯੰਤ੍ਰਿਤ ਕੀਤੀਆਂ ਜਾਂਦੀਆਂ ਸਨ ਜੋ ਕਿ ਰਿਆਸਤਾਂ ਉੱਤੇ ਅਸਲ ਪ੍ਰਫ~

ninteen forty seven ਤੋਂ ninteen fifty ninteen forty seven ਅਤੇ ninteen fifty ਦੇ ਵਿਚਕਾਰ ਰਿਆਸਤਾਂ ਦੇ ਪ੍ਰਦੇਸ਼ਾਂ ਨੂੰ ਰਾਜਨੀਤਿਕ ਤੌਰ ਤੇ ਭਾਰਤੀ ਸਿੰਘ ਵਿਚ ਜੋੜ ਦਿੱਤਾ ਗਿਆ ਸੀ ਜਯਾਦਾਤਰ ਮੌਜੂਦਾ ਪ੍ਰਾਂਤਾਂ ਵਿਚ ਰਲੇ ਹੋਏ ਸਨ ਹੋਰਨਾਂ ਨੂੰ ਨਵੇਂ ਪ੍ਰਾਂਤਾਂ ਵਿਚ ਸੰਗਠਿਤ ਕੀਤਾ ਗਿਆ ਸੀ ਜਿਵੇਂ ਕਿ ਰਾਜਸਥਾਨ, ਹਿਮਾਚਲ ਪ੍ਰਦੇਸ਼, ਮਤ ਭਾਰਤ ਅਤੇ ਵਿੱਤ ਪ੍ਰਦੇਸ਼ ਕਈ ਰਿਹਾਸਤਾਂ ਦੇ ਬਣੇ ਹੋਏ ਸਨ ਮੈਸੂਰ ਹੈਦਰਾਬਾਦ, ਭੋਪਾਲ, ਅਤੇ ਬਿਲਾਸਪੁਰ ਸਮੇਤ ਕੁਜ ਵੱਖਰੇ ਸੂਬੇ ਬਣ ਗਏ ਭਾਰਤ ਦਾ ਨਵਾਂ ਸੰਵਿਧਾਨ

ਉੱਨੀ ਸੌ ਪੰਜਾ ਦੇ ਸੰਵਿਧਾਨ ਨੇ ਤਿੰਨ ਮੁਖ ਕਿਸਮਾਂ ਦੇ ਰਾਜ ਵਿਚ ਅੰਤਰ ਕੀਤਾ ਭਾਗੇ ਰਾਜ ਜੋ ਕਿ ਬ੍ਰਿਟਿਸ਼ ਭਾਰਤ ਦੇ ਸਾਬਕਾ ਗੁਰਨਰਾ ਦੇ ਸੂਬੇ ਸਨ ਇੱਕ ਚੁਣੇ ਹੋਏ ਗਵਰਨਰ ਅਤੇ ਰਾਜ ਵਿਧਾਨ ਸਭਾ ਦਵਾਰਾ ਸ਼ਾਸ਼ਨ ਕੀਤਾ ਜਾਂਦਾ ਸੀ ਨੋਭਾਗੇ ਵਿਰਾਸਨ ਅਸਾਮ, ਪਹਿਲਾਂ ਅਸਾਮ ਸੂਬਾ, ਬਿਹਾਰ, ਪਹਿਲਾ ਬਿਹਾਰ ਪ੍ਰਾਂਤ, ਮੁੰਬਈ, ਪਹਿਲਾਂ ਮੁੰਬਈ ਸੂਬਾ, ਪੂਰਵੀ ਪੰਜਾਬ ਪਹਿਲਾਂ ਪੰਜਾਬ ਸੂਬਾ, ਮੱਧ ਪ੍ਰਦੇਸ਼, ਪਹਿਲਾਂ ਕੇਂਦਰੀ ਪ੍ਰਾਂਤ ਅਤੇ ਬੇਰਾਤ ਮਦਰਾਸ, ਪਹਿਲਾਂ ਮਦਰਾਸ ਸੂਬਾ, ਉੜੀਸਾ, ਪਹਿਲਾਂ ਉੜੀਸਾ ਸੂਬਾ ਉੱਤਰ ਪ੍ਰਦੇਸ਼ ਪਹਿਲਾਂ ਸੰਯੁਕਤ ਪ੍ਰਾਂਤ ਅਤੇ ਪੱਛਮੀ ਬੰਗਾਲ ਪਹਿਲਾਂ ਬੰਗਾਲ ਸੂਬਾ ਭਾਗ ਦੀ ਸਾਬਕਾ ਰਿਆਸਤਾਂ ਜਾਂ ਰਿਆਸਤਾਂ ਦੇ ਸਮੂਹ ਸਨ ਇੱਕ ਰਾਜ ਪ੍ਰਮੁੱਖ ਦਵਾਰਾ ਨਿਯੰਤ੍ਰਿਤ ਕੀਤਾ ਜਾਂਦਾ ਸੀ ਜੋ ਆਮ ਤੌਰ ਤੇ ਸੰਵਿਧਾਨਿਕ ਰਾਜ ਦਾ ਸ਼ਾਸ਼ਕ ਹੁੰਦਾ ਸੀ ਅਤੇ ਇੱਕ ਚੁਣੀ ਹੋਈ ਵਿਧਾਨ ਸਭਾ ਰਾਜ ਪ੍ਰਮੁੱਖ ਭਾਰਤ ਦੇ ਰਾਸ਼ਟਰਪਤੀ ਦਵਾਰਾ ਨਿਉਂਕਤ ਕੀਤਾ ਗਿਆ ਸੀ ਭਾਗ ਬੀ ਸਨ ਹਾਂਜੀ ਜੀ ਹੈਦਰਾਬਾਦ ਪਹਿਲਾਂ ਹੈਦਰਾਬਾਦ ਰਿਆਸਤ, ਜੰਮੂ ਅਤੇ ਕਸ਼ਮੀਰ ਪਹਿਲਾਂ ਜੰਮੂ ਅਤੇ ਕਸ਼ਮੀਰ ਰੇਹਾਸਤ, ਮੱਧ ਭਾਰਤ ਪਹਿਲਾਂ ਕੇਂਦਰੀ ਭਾਰਤ ਏਜੰਸੀ ਮੈਸੂਰ ਪਹਿਲਾਂ ਮੈਸੂਰ ਰਿਹਾਸਤ, ਪਟਿਆਲਾ ਅਤੇ east ਪੰਜਾਬ union pepsu ਰਾਜਸਥਾਨ ਪਹਿਲਾਂ ਰਾਜਸਥਾਨ ਏਜੰਸੀ, ਸ਼ਰਾਸ਼੍ਟ੍ਰ ਪਹਿਲਾਂ ਬੂੜਦਾ ਪਸ਼ਚਮੀ ਭਾਰਤ ਅਤੇ ਗੁਜਰਾਤ ਰਾਜ ਏਜੰਸੀ ਅਤੇ ਤਰਾਵਨ ਕੋਰ ਕੋਚੀਨ ਪਹਿਲਾਂ ਤਰਾਵਨ ਕੋਰ ਰਿਹਾਸਤ ਅਤੇ ਕੋਚੀਨ ਰਿਹਾਸਤ ਹਾਂਜੀ ਜੀ ਭਾਗ ਸੀ ਰਾਜਾਂ ਵਿਚ ਸਾਬਕਾ ਮੁਖ ਕਮੀਸ਼ਨਰਾਂ ਦੇ ਸੂਬੇ ਅਤੇ ਕੁਜ ਰਿਆਸਤਾਂ ਸ਼ਾਮਿਲ ਸਨ ਅਤੇ ਹਰੇਕ ਨੂੰ ਭਾਰਤ ਦੇ ਰਾਸ਼ਟਰਪਤੀ ਦਵਾਰਾ ਨਿਯੁਕਤ ਇਕ ਮੁਖ ਕਮੀਸ਼ਨਰ ਦਵਾਰਾ ਨਿਯੰਤ੍ਰਿਤ ਕੀਤਾ ਜਾਂਦਾ ਸੀ ਭਾਗ ਸੀ ਦੇ ਰਾਜ ਸਨ ਅਜਮੇਰ ਪਹਿਲਾਂ ਅਜਮੇਰ ਮੇਰਵੜਾ ਸੂਬਾ, ਭੋਪਾਲ ਪਹਿਲਾਂ ਭੋਪਾਲ ਰਿਹਾਸਤ, ਬਿਲਾਸਪੁਰ ਪਹਿਲਾਂ ਬਿਲਾਸਪੁਰ ਰਿਹਾਸਤ ਕੁਰ ਘੁਰਕਾ ਰਾਜ ਪਹਿਲਾਂ ਘੂਰਕ ਪ੍ਰਾਂਤ ਦਿੱਲੀ, ਹਿਮਾਚਲ ਪ੍ਰਦੇਸ਼, ਕੱਛ, ਮਨੀਪੁਰ, ਤ੍ਰਿਪੁਰਾ, ਵਿੰਦ ਪ੍ਰਦੇਸ਼ ਅੰਦਮਾਨ ਅਤੇ ਨਿਕੋਬਾਰ ਟਾਪੂ ਦਾ ਇੱਕੋ ਇੱਕ ਭਾਗ ਡੀ ਰਾਜ ਸੀ ਜਿਸਦਾ ਪ੍ਰਬੰਧਨ ਕੇਂਦਰ ਸਰਕਾਰ ਦਵਾਰਾ ਨਿਯੁਕਤ ਇੱਕ ਲੇਫ਼ਟੀਨੇੰਟ ਗਵਰਨਰ ਦਵਾਰਾ ਕੀਤਾ ਜਾਂਦਾ ਸੀ ਹਾਂਜੀ ਜੀ ਰਾਜ ਪੁਨਰ ਗਠਨ ninteen fifty six ਆਂਧਰਾ ਰਾਜ ਇੱਕ ਅਕਤੂਬਰ ninteen fifty three ਨੂੰ ਮਦਰਾਸ ਰਾਜ ਦੇ ਤੇਲੁਗੂ ਬੋਲਣ ਵਾਲੇ ਉੱਤਰੀ ਜਿਲਿਆਂ ਤੋਂ ਬਣਾਇਆ ਗਿਆ ਸੀ ਚੰਦਰ ਨਗੌਰ ਦੇ ਆਰ ਸੀ ਸੀ ਇਨਕਲੇਵ ਨੂੰ ninteen fifty four ਵਿਚ ਪਸ਼ਚਮੀ ਬੰਗਾਲ ਵਿਚ ਤਬਦੀਲ ਕਰ ਦਿੱਤਾ ਗਿਆ ਸੀ ਓਸੇ ਸਾਲ ਪੋਂਡੀਚਰੀ ਕਰੀਕਲ ਯਨਾਉ ਅਤੇ ਮਾਹੇ ਦੇ ਸਾਬਕਾ ਸੀ ਸੀ ਇੰਕਲੇਵਾ ਨੂੰ ਸ਼ਾਮਿਲ ਕਰਦੇ ਹੋਏ ਭਾਰਤ ਵਿਚ ਤਬਦੀਲ ਕਰ ਦਿੱਤਾ ਗਿਆ ਸੀ ਇਹ ninteen sixty two ਵਿਚ ਇੱਕ ਕੇਂਦਰ ਸ਼ਾਸ਼ਤ ਪ੍ਰਦੇਸ਼ ਬਣ ਗਿਆ ninteen fifty four ਵਿਚ ਵੀ ਭਾਰਤ ਪੱਖੀ ਤਾਕਤਾਂ ਨੇ ਦਾਦਰ ਅਤੇ ਨਾਗਰ ਹਵੇਲੀ ਦੇ ਪੁਰਤਕਾਲੀ ਕਬਜੇ ਵਾਲੇ ਇਨਕਲੇਵ ਨੂੰ ਅਜਾਦ ਕਰ ਦਿੱਤਾ ਜਿਸ ਵਿਚ ਥੋੜੇ ਸਮੇ ਲਈ ਅਜਾਦ ਹਾਂਜੀ ਜੀ ਧੰਨਵਾਦ ਜੀ ਤੁਹਾਡਾ ਗੱਲਬਾਤ ਕਰਨ ਲਈ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 ਦੀ ਸਮੱਸਿਆ ਬਾਰੇ ਦੱਸਣਾ ਜੀ, ਠੀਕ ਹੈ ਪ੍ਰਦੂਸ਼ਣ ਅੱਜ ਦੇ ਯੁੱਗ ਦੀ ਸਭ ਤੋਂ ਵੱਡੀ ਸਮੱਸਿਆ ਹੈ, ਜਦੋਂ ਤੱਕ ਅਬਾਦੀ ਘੱਟ ਸੀ ਅਤੇ ਕੁਦਰਤੀ ਸੋਮੇ ਬਹੁਤੇ ਸਨ, ਉਦੋਂ ਤੱਕ ਪ੍ਰਦੂਸ਼ਣ ਦੀ ਕੋਈ ਸਮੱਸਿਆ ਨਹੀਂ ਸੀ। ਵੱਧਦੀ ਅਬਾਦੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਕੁਦਰਤੀ ਸਾਧਨਾਂ ਦੀ ਵਰਤੋਂ ਵੀ ਵਧ ਗਈ, ਲੋੜਾਂ ਦੀ ਪੂਰਤੀ ਲਈ ਵੱਡੇ-ਵੱਡੇ ਕਾਰਖਾਨੇ ਲਾਏ ਗਏ, ਇਹਨਾਂ ਤੋਂ ਪੈਦਾ ਹੋਣ ਵਾਲੀਆਂ ਬੇਅੰਤ ਧੂੰਆਂ, ਹੋਰ ਰਹਿੰਦੀ-ਖੂੰਹਦੀ ਨਾਲ ਵਾਤਾਵਰਨ ਪਲੀ~ ਅਹ ਪ੍ਰਦੂਸ਼ਣ ਹੋ ਰਿਹਾ ਹੈ, ਦੂਜੇ ਪਾਸੇ ਆਪਣੀਆਂ ਲੋੜਾਂ ਦੀ ਪੂਰਤੀ ਲਈ ਮਨੁੱਖ ਨੇ ਜੰਗਲਾਂ ਨੂੰ ਕੱਟਣਾ ਸ਼ੁਰੂ ਕਰ ਦਿੱਤਾ, ਹਵਾ ਨੂੰ ਸਾਫ਼ ਕਰਨ ਲਈ ਰੁੱਖਾਂ ਦੀ ਗਿਣਤੀ ਲਗਾਤਾਰ ਘੱਟ ਹੁੰਦੀ ਗਈ, ਨਤੀਜੇ ਵਜੋਂ ਅਹ ਵਾਤਾਵਰਨ ਇੱਕ ਅਸੰਤੁਲਨ ਪੈਦਾ ਹੋ ਰਹੇ ਹੋ ਗਿਆ, ਇਸ ਪ੍ਰਕਿਰਿਆ ਵਾਤਾਵਰਨ ਵਿੱਚ ਬਹੁਤ ਸਾਰੇ ਅਣਚਾਹੇ ਕਾਰਕ ਆ ਗਏ ਜਿਹਨਾਂ ਕਾਰਨ ਵਾਤਾਵਰਨ ਪ੍ਰਦੂਸ਼ਣ ਹੋਣ ਲੱਗਿਆ ਪ੍ਰਦੂਸ਼ਣ ਪੈਦਾ ਕਰਨ ਵੇਲੇ ਇਹਨਾਂ ਕਾਰਨਾਂ ਨੂੰ ਪ੍ਰਦੂਸ਼ਨ ਕਿਹਾ ਜਾਂਦਾ ਹੈ, ਪ੍ਰਦੂਸ਼ਣ ਦੀ ਕਈ ਕਿਸਮਾਂ ਹਨ। ਅਹ ਸਮੁੱਚੇ ਵਾਤਾਵਰਨ ਦੇ ਅਧਿਐਨ ਦੇ ਆਧਾਰ ਉੱਤੇ ਪਾਈ, ਹਵਾ, ਭੂਮੀ ਅਤੇ ਸ਼ੋਰ-ਪ੍ਰਦੂਸ਼ਣ ਮੁੱਖ ਮੰਨੇ ਜਾਂਦੇ ਹਨ ਪ੍ਰਦੂਸ਼ਣ ਦੀ ਸਥਿਤੀ ਜ਼ਿਆਦਾ